ਪਿਕਚਰ ਵਿੱਚ ਸਾਨੂੰ ਇੱਕ ਬੋਰਡ ਲੱਗਿਆ ਹੋਇਆ ਦਿੱਸ ਰਿਹਾ ਹੈ।

ਪਿਕਚਰ ਵਿੱਚ ਸਾਨੂੰ ਇੱਕ ਟੇਬਲ ਨਜ਼ਰ ਆ ਰਿਹਾ ਹੈ ਟੇਬਲ --

ਸਾਨੂੰ ਇੱਕ ਕਤਾਬਾਂ ਦੀ ਦੁਕਾਨ ਦਿਸ ਰਹੀ ਹੈ।

ਬਹੁਤ ਸਾਰੇ ਗੱਡੀਆਂ ਖੜੀਆਂ ਹੋਈਆਂ ਦਿਸ ਰਹੀਆਂ ਹਨ।

ਜਿਸ ਦੇ ਵਿੱਚ ਸ਼ੀਸ਼ੇ ਉੱਤੇ ਹਰੇ ਪੱਤਿਆਂ ਨਾਲ ਡੈਕੋਰੇਸ਼ਨ ਕੀਤੀ ਹੋਈ ਹੈ।

ਦਿਸ ਰਹੇ ਹਨ ਆਲੇ ਦੁਆਲੇ ਬਹੁਤ ਸਾਰੇ ਘਰ ਬਣੇ ਹੋਏ ਹਨ।

ਇੱਸ ਪਿਕਚਰ ਵਿੱਚ ਸਾਨੂੰ ਡੈਕੋਰੇਸ਼ਨ ਨਜ਼ਰ ਆ ਰਹੀ ਹੈ।

ਇੱਕ ਨੀਲੇ ਕਲਰ ਦਾ ਡਰਮ ਰੱਖਿਆ ਹੋਇਆ ਦਿਸ ਰਿਹਾ ਹੈ।

ਜਿਹੜੇ ਵਿੱਚ ਸਾਨੂੰ ਬਹੁਤ ਸਾਰੀਆਂ ਲੱਕੜਾਂ ਦਿਸ ਰਹੀਆਂ ਹਨ।

ਪਿਕਚਰ ਵਿੱਚ ਇੱਕ ਪ੍ਰੋਗਰਾਮ ਦਿਖਾਯਾ ਜਾ ਰਿਹਾ ਹੈ।

ਜਿਸ ਵਿੱਚ ਸੈਂਟਾ ਕਲੋਸ ਦਾ ਸਟੈਚੂ ਲੱਗਿਆ ਹੋਇਆ ਹੈ।

ਬਹੁਤ ਸਾਰੇ ਕਪੜਿਆਂ ਦੀਆਂ ਦੁਕਾਨ ਨਜ਼ਰ ਆ ਰਹੀ ਹੈ।

ਪਿਚਰ ਵਿੱਚ ਸਾਨੂੰ ਇੱਕ ਘਰ ਬਣਿਆ ਨਜ਼ਰ ਆ ਰਿਹਾ ਹੈ।

ਪਿਕਚਰ ਵਿੱਚ ਸਾਨੂੰ ਬਹੁਤ ਸਾਰੇ ਲਾਈਨਾਂ ਦੇ ਨਾਲ ਘਰ ਬਣੇ ਹੋਏ ਦਿਸ ਰਹੇ ਹਨ।

ਪਿਚਰ ਵਿੱਚ ਸਾਨੂੰ ਇੱਕ ਪਾਣੀ ਵਾਲਾ--

ਕੱਪੜਿਆਂ ਦੇ ਦੁਕਾਨ ਤੇ ਜੈਂਟਸ ਟੀ ਸ਼ਰਟ --